ਲੈਫਟ ਸਾਈਡ ਤੇ ਸਕਾਰਪੀਓ ਗੱਡੀ ਖਲੋਤੀ ਹੈ ਜਿਹੜਾ ਪੈਲਸ ਦਾ ਗੇਟ ਡੈਕੋਰੇਸ਼ਨ ਹੋਇਆ ਵਾ।

ਇਹਦੇ ਲੇਫ਼੍ਟ ਸਾਈਡ ਜਿਹੜੀਆਂ ਦੋ ਆਹ ਚੇਅਰਜ਼ ਆ ਤੇ ਤਿੰਨ ਇਹਦੇ ਦ੍ਰਾਵਰ ਆ।

ਇਹ ਭਾਰਤ ਗੈਸ ਜਿਹੜਾ ਵਾ ਬਲੂ ਕਲਰ ਨਾਲ ਲਿਖਿਆ ਗਿਆ ਵਾ ਤੇ ਪਿੱਛੇ ਇਹਦੇ ਦਰਖਤ ਆ।

ਕਾਫੀ ਸਾਰੇ ਜਿਹੜੇ ਚਿਲਡਰਨ ਆ ਬਾਹਰ ਆਏ ਆ ਜਿਹੜੇ ਇਹਨਾਂ ਨੇ ਇੱਕ ਦੂਜੇ ਦੇ ਆਪਣੇ ਹੱਥ ਫੜੇ ਆ ਇਹਨਾਂ ਥੱਲੇ ਦੋ ਕਲਰ ਦੇ ਕਾਰਪੇਟ ਵਿਛੇ ਹੈ।

ਇਹਦੇ ਵਿੱਚ ਜਿਹੜੀਆਂ ਵਾ ਕਾਫੀ ਸਾਰੀਆਂ ਜਿਹੜੀਆਂ ਮਿਰਚਾਂ ਪਈਆਂ ਇੱਕ ਜਿਹੜਾ ਬੰਦਾ--

ਸਾਹਮਣੇ ਜਿਹੜੇ ਕਾਫੀ ਵੱਡੇ ਵੱਡੇ ਚਾਰ ਸਟੈਂਡ ਪਏ ਆ ਇਹਨਾਂ ਦੇ ਵਿੱਚ ਜਿਹੜੀ ਸ਼ੈਮਪੂ ਪਰਫਿਊਮ ਸਪਰੇ --

ਕਿਉਂਕਿ ਪਿੱਛੇ ਵੀ ਜਿਹੜੀਆਂ ਟਾਈਲਸ ਲੱਗੀਆਂ ਵਾ ਗੋਲ ਕਲਰ ਦੀਆਂ ਤੇ ਇਕ ਲੈਫਟ ਸਾਈਡ ਤੇ ਇੱਕ ਜਿਹੜਾ ਬੰਦਾ ਵਾ ਉਹ ਜਾਣ ਡਿਆ ਵਾ।

ਤੇ ਇਹਦੇ ਵਿੱਚ ਪਿੰਕ ਵਾਈਟ ਤੇ ਬਲੈਕ ਕਲਰ ਏ ਆ ਤੇ ਇਹਦੀ ਜਿਹੜੀ ਰਾਈਟ ਸਾਈਡ ਤੇ ਆ ਜਿਹੜੀ ਨਹਿਰ ਆ ਕਾ ਫੀ ਵੱਡੀ ਆ।

ਤੇ ਰਾਈਟ ਸਾਈਡ ਤੇ ਇਕ ਮਸ਼ੀਨ ਪਈ ਐ ਗਰੈਡ ਕਰਨ ਵਾਲੀ ਤੇ ਪਿੱਛੇ ਔਵਨ ਪਏ ਆ ਦੋ।

ਸਾਹਮਣੇ ਫੁ ਸ਼ੀਸ਼ਾ ਮਿਰੇਰ ਆ ਤੇ ਇੱਕ ਜਿਹੜਾ ਬੰਦਾ ਕਟਿੰਗ ਕਰਾਈ ਉਸਨੇ--

ਇਹ ਜਿਹੜੀ ਜਿਮ ਦੀਆ ਸਾਈਡ ਤੇ ਦੇ ਲੋਅਰ ਪਿਆ ਵਾ ਲੋਅਰ ਪ੍ਰੈਸ ਪਈ ਆ।

ਤਾਰਾਂ ਕਾਫੀ ਸਾਰੀਆਂ ਜਿਹੜੀਆਂ ਮੈਂ ਫੜੀਆਂ ਹੋਈਆਂ ਚਾਰ ਜਿਹੜੀਆਂ ਰੋਡ ਅੱਪਰ ਨੂੰ ਹਾਂ।